ਧੁੱਸਾ ਮਾਰ ਰਹੀ ਵੱਛੀ ਵੱਲ ਇਸ਼ਾਰੇ ਕਰ-ਕਰ ਕੇ ਸਾਨੂੰ ਝੂਠਿਆਂ ਕਰਨ ਦੀ ਕੋਸ਼ਿਸ਼ ਕਰਦੀ। ਅਖ਼ੀਰ ਉਹੀ ਗੱਲ ਹੋਈ । ਵੱਛੀ ਮਰ ਗਈ । ਅਗਲੇ ਰੋਜ਼ ਗਵਾਲਾ ਨਿੱਕਾ ਜਿਹਾ ਮੂੰਹ ਲੈ ਕੇ ਆਇਆ । ਪਿਛਲੀ ਰਾਤ ਵੱਛੀ ਮਰ ਗਈ ਸੀ ਤੇ ਨੀਲੀ ਨੇ ਨਾ ਕੁੱਝ ਖਾਧਾ ਸੀ ਨਾ ਕੁੱਝ ਪੀਤਾ ਸੀ । ਇੱਕ ਦਿਨ ਦੁੱਧ ਦਾ ਨਾਗਾ ਹੋਣਾ ਸੀ । ਮੇਰੀ ਤ੍ਰੀਮਤ ਦੰਦ ਕਰੀਚ ਕੇ ਕਹਿ ਰਹਿ ਸੀ। ਉਸਨੂੰ ਪਤਾ ਸੀ, ਗਵਾਲਾ ਵੱਛੀ ਨੂੰ ਜਾਣ ਕੇ ਮਾਰ ਰਿਹਾ ਸੀ । ਪਹਿਲੇ ਵੀ ਤੇ ਨੀਲੀ ਦਾ ਵੱਛਾ-ਵੱਛੀ ਕੋਈ ਨਹੀਂ ਸੀ । ਪਰ ਅੱਗੇ ਹੀ ਗਵਾਲੇ ਵਿਚਾਰੇ ਦਾ ਨੁਕਸਾਨ ਹੋ ਰਿਹਾ ਸੀ, ਖ਼ਬਰੇ ਗਾਂ ਉੱਕਾ ਹੀ ਲੱਤ ਮਾਰ ਜਾਏ, ਡੰਗਰ ਦਾ ਪਤਾ ਨਹੀਂ ਹੁੰਦਾ, ਤੇ ਅਸੀਂ ਚੁੱਪ ਕਰ ਗਏ। ਨਾਲ਼ੇ ਗਵਾਲੇ ਦੀਆਂ ਅੱਖੀਆਂ ਵਿੱਚ ਅੱਥਰੂ ਤਾਂ ਪਹਿਲੇ ਹੀ ਡੁਲੂੰ-ਡੁਲੂੰ ਪਏ ਕਰਦੇ ਸਨ ।

ਅਗਲੇ ਰੋਜ਼ ਸਵੇਰੇ ਮੈਂ ਵੇਖਿਆ ਕਿ ਕੋਠੀ ਦੇ ਸਾਹਮਣੇ ਗੇਟ ਦੇ ਬਾਹਰ ਨੀਲੀ ਆ ਗਈ ਅਤੇ ਖੜੋ ਗਈ। ਪਿੱਛੇ-ਪਿੱਛੇ ਗਵਾਲਾ ਆ ਰਿਹਾ ਸੀ । ਉਹਦੇ ਸਿਰ ਤੇ ਮਸਾਲੇ ਦੀ ਟੋਕਰੀ ਸੀ। ਅਕਸਰ ਸਵੇਰੇ ਜਦੋਂ ਨੀਲੀ ਇੰਝ ਆਂਦੀ, ਦੁੱਧ ਮਾਰ ਕੇ ਗੇਟ ਨੂੰ ਖੋਲ੍ਹ ਲੈਂਦੀ ਸੀ । ਅੱਜ ਚੁਪਾਤੇ ਜਿਹੇ ਆ ਕੇ ਗੇਟ ਦੇ ਬਾਹਰ ਖੜੀ ਹੋ ਗਈ । ਅਕਸਰ ਜੇ ਕਦੀ ਗੇਟ ਬੰਦ ਹੁੰਦਾ ਤਾਂ ਉਹ ਆਪਣੇ ਸਿੰਗਾਂ ਨਾਲ਼ ਗੇਟ ਨੂੰ ਖੜਕਾਉਂਦੀ ਲੱਗ ਪੈਂਦੀ ਸੀ । ਅੱਜ ਕੱਲ

ਇੰਝ ਨਹੀਂ ਕੀਤਾ। ਵੀਰਾਨ-ਵੀਰਾਨ ਭਰਵੱਟਿਆਂ ਹੇਠ ਉਦਾਸ ਅੱਖੀਆਂ, ਉਹ ਰੋਣ ਲੱਗ ਪਈ। ਅਤੇ ਉਸ ਤਾਵਲਾ-ਤਾਵਲਾ ਗਵਾਲਾ ਆਇਆ । ਉਸ ਗੇਟ ਖੋਲ੍ਹਿਆ । ਉਹਦੇ ਪਿੱਛੇ ਨੀਲੀ ਆਈ । ਗਿਣ-ਗਿਣ ਕੇ ਕਦਮ ਰੱਖ ਰਹੀ ਸੀ । ਬਰਾਂਡ ਵਿੱਚ ਮੈਂ ਖਲੋਤਾ ਸੀ ਸਾਂ । ਕੋਲ਼ ਮੇਰੇ ਮੇਰੀ ਤ੍ਰੀਮਤ ਖਲੋਤੀ ਸੀ । ਮੇਰੀ ਤ੍ਰੀਮਤ ਦੇ ਕੁੱਛੜ ਸਾਡੀ ਬੱਚੀ ਸੀ,

ਰੱਖੀ ਤੇ ਉਹ ਹੱਥ ਮਾਰ ਕੇ ਖਲ਼ੀ ਦੀ ਹੱ ਖੱਟੀ-ਖੱਟੀ ਖ਼ੁਸ਼ਬੂ ਨੂੰ ਖਿਲਾਰਨ ਲੱਗ ਪਿਆ ਸੀ। ਨੀਲੀ ਅਜੇ ਵੀ ਨਹੀਂ ਪਹੁੰਚੀ ਸੀ । ਫ਼ਿਕਰਾਂ ਵਿੱਚ

ਗਵਾਲੇ ਨੇ ਮਸਾਲੇ ਵਿੱਚ ਫੇਰ ਆਪਣੀ ਬਾਂਹ ਤੇ ਫੇਰੀ ਤੇ ਟੋਕਰੀ ਨੂੰ ਉਛਾਲ਼ ਕੇ ਵੜੇਵਿਆਂ ਨੂੰ ਵਿਖਾਇਆ, ਦਾਣੇ ਨੂੰ ਵਿਖਾਇਆ । ਇਸ ਵਾਰ ਖਲ਼ੀ ਦੀ ਖ਼ੁਸ਼ਬੂ ਸਾਡੇ ਨੱਕ ਤੱਕ

ਨੀਲੀ ਅੱਗੇ ਹੋਈ । ਫੇਰ ਰੁਕ ਗਈ । ਫੇਰ ਅੱਗੇ ਹੋਈ । ਮੁੜ ਉਸ ਮੂੰਹ ਮੋੜ ਲਿਆ । ਕਿਤਨਾ ਚਿਰ ਜਿਵੇਂ ਸੋਚਦੀ ਰਹੀ, ਸੋਚਦੀ ਰਹੀ । ਸਾਹਮਣੇ ਟੋਕਰੀ ਵਿੱਚ ਪੀਲ਼ਾ-ਪੀਲ਼ਾ ਦਾਣਾ ਸੀ, ਇੱਧਰੋਂ ਖਾਓ ਉੱਧਰ ਹਜ਼ਮ ਹੋ ਜਾਏ । ਨਾਲ਼ੇ ਖਲ਼ੀ ਖਾਓ ਤੇ ਭੁੱਖ ਕਿਤਨੀ ਲੱਗਦੀ ਏ । ਪਰ ਅੱਜ ਨੀਲੀ ਤੋਂ ਕੁੱਝ ਖਾਧਾ ਨਹੀਂ ਸੀ ਜਾ ਰਿਹਾ । ਗਵਾਲਾ ਨੀਲੀ ਦੇ ਸਿਰ ਤੇ ਹੱਥ ਫੇਰਨ ਲੱਗ ਪਿਆ, ਮੂੰਹ ਨਾਲ਼ ਉਹਨੂੰ ਪੁਚਕਾਰਨ ਲੱਗ ਪਿਆ । ਕਿਤਨਾ ਚਿਰ ਇੰਝ ਕਰਦਾ ਰਿਹਾ । ਟੋਕਰੀ ਕੋਲ਼ ਬੈਠ ਕੇ ਉਸ ਫਿਰ ਹੱਥ ਫੇਰਿਆ । ਖਲ਼ੀ ਦੀ ਖ਼ੁਸ਼ਬੂ ਫੇਰ ਉੱਠੀ । ਨੀਲੀ ਦੀ ਜਿਵੇਂ ਅਬੜਵਾਹੇ ਗਰਦਨ ਉਸ ਪਾਸੇ ਮੁੜ ਗਈ । ਆਪ ਹੀ ਆਪ ਉਸ ਦਾ ਕਦਮ ਜਿਵੇਂ ਅੱਗੇ ਪਿਆ ਤੇ ਉਸ ਟੋਕਰੀ ਵਿੱਚ ਆਪਣੀ ਬੂ ਥੂਥਣੀ ਨੂੰ ਛੱਡ ਕੇ ਦਿੱਤਾ । ਕਿਤਨਾ ਚਿਰ ਇੰਝ ਉਸ ਮੂੰਹ ਵੱਲ ਮਸਾਲੇ ਅਹ ਵਿੱਚ ਪਾ ਰਿਹਾ। ਪਰ ਨੀਲੀ ਤੋਂ ਕੁੱਝ ਖਾਧਾ ਨਹੀਂ ਗਿਆ। ਅੱਜ ਨੀਲੀ ਤੋਂ ਕੁੱਝ ਨਹੀਂ ਖਾਧਾ ਜਾ ਰਿਹਾ ਸੀ ਤੇ ਫੇਰ ਨੀਲੀ ਨੇ ਆਪਣੀ ਥੂਥਣੀ ਨੂੰ ਚੁੱਕ ਲਿਆ, ਗਰਦਨ ਨੂੰ ਟੋਕਰੀ ਵੱਲੋਂ ਮੋੜ ਲਿਆ ਤੇ ਜਿਵੇਂ ਉੱਧਰ ਕੰਡ ਕਰ ਕੇ ਖਲੋ ਗਈ ਅਤੇ ਬਾਕੀ ਦੀ ਜਿਹੜੀ ਕਹਾਣੀ ਹੈ ਤੁਹਾਨੂੰ ਅਗਲੇ ਪਹਿਰੇ ਵਿੱਚ ਦੱਸਾਂਗੇ, ਹੁਣ ਲਈ ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਮੈਂ ਆਪਣੀ ਕਹਾਣੀ ਅੱਗੇ ਸ਼ੁਰੂ ਕਰਨ ਲੱਗਿਆਂ ਮਹਾਤਮਾ ਗਾਂਧੀ। ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਜਨਮ ਦੋ ਅਕਤੂਬਰ ਅਠਾਰਾਂ ਸੌ ਉਣਾਹਠ ਵਿੱਚ ਈਸਵੀ ਨੂੰ ਗੁਜਰਾਤ ਕਾਠੀਆ ਕਾਠੀਆਵਾੜ ਦੀ ਰਿਆਸਤ ਪੂਰਬੰਦਰ ਵਿੱਚ ਹੋਇਆ ਆਪ ਦਾ ਪੂਰਾ ਨਾਮ ਮੋਹਨਦਾਸ ਸੀ

ਅਠਾਰਾਂ ਸਾਲ ਦੀ ਉਮਰ ਵਿੱਚ ਦਸਵੀਂ ਪਾਸ ਕਰਨ ਤੋਂ ਬਾਅਦ ਸੋਮਦਾਸ college ਤੋਂ ਪੜ੍ਹਾਈ ਕੀਤੀ ਵਿਦੇਸ਼ ਸਿੱਖਿਆ ਹਾਸਲ ਕਰਨ ਦੀ ਇੱਛਾ ਪੂਰੀ ਕਰਨ ਲਈ ਆਪ ਦੀ ਪਤਨੀ ਕਸੁ ਕਸਤੂਰਬਾ ਨੇ ਆਪਣੇ ਗਹਿਣੇ ਵੇਚ ਦਿੱਤੇ। ਇੰਗਲੈਂਡ ਜਾਣ ਤੋਂ ਪਹਿਲਾਂ ਆਪ ਜੀ ਦੀ ਮਾਤਾ ਨੇ ਆਪ ਕੋਲੋਂ ਤਿੰਨ ਪ੍ਰਣ ਲਏ ਸਰਾਬ ਨਹੀਂ ਪੀਣੀ, ਮਾਸ ਨਹੀਂ ਖਾਣਾ ਤੇ ਪਰਾਈ ਇਸਤਰੀ ਕੋਲ ਨਹੀਂ ਜਾਣਾ ਇਹਨਾਂ ਦੀ ਪਾਲਣਾ ਆਪ ਨੇ ਪੂਰੀ ਇਮਾਨਦਾਰੀ ਨਾਲ ਕੀਤੀ। ਪਾਸ ਕਰਕੇ ਭਾਰਤ ਮੁੜ ਆਏ। ਸੰਨ ਅਠਾਰਾਂ ਸੌ ਤਰਾਨਵੇਂ ਈਸਵੀ ਵਿੱਚ ਆਪ ਅਬਦੁਲਾ and company ਦਾ

ਅਫ਼ਰੀਕਾ ਵਿੱਚ ਹੋ ਰਹੇ ਬਹੁਤ ਸਾਰੇ ਭਾਰਤੀ ਸਨ ਉਸ ਸਮੇਂ ਉੱਥੇ ਕਾਲੇ ਅਤੇ ਗੋਰੇ ਲੋਕਾਂ ਨੂੰ ਨਫ਼ਰਤ ਬਹੁਤ ਵਧੀ ਹੋਈ ਸੀ। ਕਈ ਹੋਟਲਾਂ ਦੇ ਬਾਹਰ ਲਿਖੇ ਬੋਰਡ ਪੜ੍ਹਕੇ ਆਪਦਾ ਖੂਨ ਉਬਾਲ ਖਾਣ ਲੱਗ ਪਿਆ। ਉਬਾਲੇ ਖਾਣ ਲੱਗ ਪਿਆ ਤੇ ਆਪ ਨੇ ਸ਼ੁਰੂ ਕਰ ਦਿੱਤਾ। ਆਪ ਉੱਨੀ ਸੌ ਚੌਦਾਂ ਵਿੱਚ ਭਾਰਤ ਵਾਪਿਸ ਆਏ

ਆਜ਼ਾਦੀ ਦੇਣ ਦੀ ਥਾਂ ਉੱਲਟ ਅਕੈਟ ਅਕੈਟ ਲਾਗੂ ਕੀਤਾ ਗਾਂਧੀ ਜੀ ਨੇ ਇਸ ਅਕੈਟ ਦੀ ਵਿਰੋਧਤਾ ਕੀਤੀ। ਇਸ ਅਕੈਟ ਅਧੀਨ ਅੰਗਰੇਜ਼ਾਂ ਨੂੰ ਜਿਹੜੇ ਭਾਰਤੀ ਉੱਤੇ ਵੀ ਸ਼ੱਕ ਹੋਵੇਗਾ ਉਸਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਸੀ।

ਜਰਨਲ ਡਾਇਰ ਦੀ ਅਗਵਾਈ ਵਿੱਚ ਇਸ ਜਲਸੇ ਵਿੱਚ ਆਏ ਲੋਕਾਂ ਉੱਪਰ ਗੋਲੀਆਂ ਚਲਾਈ ਗਈਆਂ ਜਿਸ ਵਿੱਚ ਕਈ ਲੋਕ ਮਾਰੇ ਗਏ ਜਿਹਨਾਂ ਵਿੱਚ ਬੱਚੇ ਵੀ ਸਨ।

ਇਸ ਵਿਦਿਆਰਥੀਆਂ ਨੇ ਸਕੂਲਾਂ ਕਾਲਜਾਂ ਦਾ ਤਿਆਗ ਕੀਤਾ ਸਰਕਾਰੀ ਨੌਕਰੀਆਂ ਤੇ ਕਚਿਹਰੀਆਂ ਦਾ ਵੀ ਤਿਆਗ ਕੀਤਾ। ਉੱਨੀ ਸੌ ਬਿਆਲੀ ਈਸਵੀ ਵਿੱਚ ਅੰਗਰੇਜ਼ ਭਾਰਤ ਛੱਡੋ ਦਾ ਨਾਹਰਾ ਲਗਾ ਦਿੱਤਾ ਆਪ ਜੀ ਨੂੰ ਬਹੁਤ ਸਾਰੇ ਕਾਂਗਰਸ਼ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਉੱਨੀ ਸੌ ਸੰਤਾਲੀ ਈਸਵੀ ਵਿੱਚ ਰਿਹਾ ਕਰ ਦਿੱਤਾ।

ਗਾਂਧੀ ਜੀ ਨੇ ਭਾਰਤ ਦੀ ਵੰਡ ਦਾ ਅਤੇ ਉਸ ਸਮੇਂ ਵਾਪਰੀਆਂ ਇਹਨਾਂ ਘਟਨਾਵਾਂ ਤੇ ਡੂੰਘਾ ਦੁੱਖ ਹੋਇਆ। ਤੇਈ ਜਨਵਰੀ ਉੱਨੀ ਸੌ ਅੜਤਾਲੀ ਨੂੰ ਜਦੋਂ ਆਪ ਬਿਰਲਾ ਮੰਦਿਰ ਵਿੱਚ ਪ੍ਰਥਾ ਲਈ ਗਏ ਤਾਂ ਨੱਥੂ ਰਾਮ ਗੰਡਾਸੇ ਨਾਂ ਦੇ ਆਦਮੀ ਨੇ ਆਪ ਨੂੰ ਗੋਲੀ ਮਾਰ ਦਿੱਤੀ ਅੱਜ ਵੀ ਮਹਾਤਮਾ ਗਾਂਧੀ ਦੇ ਅਸੂਲ ਜ਼ਿੰਦਗੀ ਨੂੰ ਬਣਾਉਣ ਲਈ ਸਹਾਇਕ ਹੁੰਦੇ ਹਨ ਮਹਾਤਮਾ ਰਣਜੀਤ ਸਿੰਘ ਮਹਾਤਮਾ ਸਿੰਘ ਦਾ ਜਨਮ ਸੰਨ ਉੱਨੀ ਸੌ ਅੱਸੀ ਈਸਵੀ ਵਿੱਚ ਸਰਦਾਰ ਮਹਾਂ ਸਿੰਘ ਦੇ ਘਰ ਗੁਜ਼ਰਾਂਵਾਲ ਦੇ ਪਾਕਿਸਤਾਨ ਵਿੱਚ ਸਰਦਾਰਨੀ ਰਾਜ ਕੌਰ ਦੇ ਕੁੱਖੋਂ ਹੋਇਆ।

ਦੀ ਮਾਤਾ ਨੇ ਆਪ ਦਾ ਨਾਂ ਬੁੱਧ ਸਿੰਘ ਰੱਖਿਆ ਪਰ ਆਪ ਨੇ ਜਨਮ ਦੀ ਖ਼ਬਰ ਪਿਤਾ ਨੂੰ ਉਸ ਸਮੇਂ ਮਿਲੀ ਜਦੋਂ ਉਹ ਜੰਗ ਜਿੱਤ ਕੇ ਆਏ ਸਨ ਇਸ ਲਈ ਉਹਦੀ ਇਸ ਖ਼ੁਸ਼ੀ ਵਿੱਚ ਉਹਨਾਂ ਨੇ ਆਪ ਦਾ ਨਾਂ ਰਣਜੀਤ ਸਿੰਘ ਰੱਖਿਆ। ਆਪ ਦੀ ਉਮਰ ਹਜੇ ਬਾਰਾਂ ਵਰ੍ਹਿਆਂ ਦੀ ਹੀ ਸੀ ਕਿ ਆਪ ਦੇ ਪਿਤਾ ਅਕਾਲ ਚਲਾਣਾ ਕਰ ਗਏ। ਇਸ ਸਮੇਂ ਮਿਸ਼ਲ ਦੇ ਸਾਰੇ ਕੰਮ ਕਾਰਜਾਂ ਦਾ ਭਾਰ ਆਪ ਨੂੰ ਸੰਭਾਲਣਾ ਪੈ ਗਿਆ ਹੋਣਹਾਰ ਕਿਲ੍ਹੇ ਜਿਤ ਲਏ ਅਨੁਸਾਰ ਆਪ ਨੇ ਆਪਣੇ ਕਾਰਜ ਨੂੰ ਨਾਲ ਨਹੀਂ ਦਿੱਤਾ।

ਸੂਰਬੀਰਤਾ ਤੇ ਸਿਆਣਪੁਣ ਕਰਕੇ ਆਪਣੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਮਸ਼ਹੂਰ ਹੋ ਗਏ ਆਪ ਦਾ ਵਿਆਹ ਘਨੱਈਆ ਮਿਸ਼ਲ ਦੇ ਆਗੂ ਸਰਦਾਰ ਗੁਰਬਖ਼ਸ ਸਿੰਘ ਦੀ ਲੜਕੀ ਮਹਿਤਾਬ ਕੌਰ ਨਾਲ ਹੋਇਆ।

ਆਪਣੀ ਯੋਗਤਾ ਦੂਰ ਕਾਰਨ ਸਤਾਰਾਂ ਸੌ ਨੜ੍ਹਿਨਵੇਂ ਈਸਵੀ ਵਿੱਚ ਆਪਣੀ ਸੱਸ ਸਦਾ ਕੌਰ ਦੀ ਸੈਨਾ ਦੀ ਮਦਦ ਨਾਲ ਲਾਹੌਰ ਤੇ ਕਬਜ਼ਾ ਕਰਕੇ ਆਪਣੇ ਰਾਜ ਵਿੱਚ ਮਿਲਾ ਲਿਆ ਵਿਸਾਖੀ ਵਾਲੇ ਦਿਨ ਅਠਾਰਾਂ ਸੌ ਇੱਕ ਈਸਵੀ ਵਿੱਚ ਲਾਹੌਰ ਵਾਸੀਆਂ ਨੇ ਆਪ ਜੀ ਨੂੰ ਮਹਾਰਾਜਾ ਦੀ ਪਦਵੀ ਦਿੱਤੀ। ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿੱਚੋਂ ਵਿਦੇਸ਼ੀ ਰਾਜੇ ਕੱਢਣ ਲਈ ਅਫ਼ਗਾਨੀਸਤਾਨ ਤੇ ਹਮਲਾ ਹਮਲਿਆਂ ਤੋਂ ਲਈ ਲਈ ਇੱਕ ਲੰਮੀ ਯੋਜਨਾ ਤਿਆਰ ਕੀਤੀ।

ਰਿਆਸਤਾਂ ਨੂੰ ਸ ਸਾਮਿਲ ਕਰਨ ਤੋਂ ਇਲਾਵਾ ਲਦਾਖ, ਕਸਮੀਰ, ਕਾਂਗੜਾ, ਚੰਬਾ ਪਿਸ਼ਾਵਰ, ਤਿੱਬਤ ਆਦਿ ਦੇ ਇਲਾਕਿਆਂ ਨੂੰ ਆਪਣੇ ਕਬਜ਼ੇ ਹੇਠਾਂ ਕਰ ਲਿਆ ਲੋਕਾਂ ਨੇ ਆਪ ਨੂੰ ਸ਼ੇਰ ਏ ਪੰਜਾਬ ਕਹਿਕੇ ਆਪ ਆਪਣੀ ਬਹਾਦਰੀ ਸ ਸਿਆਣਪੁਣ ਕਰਕੇ ਆਪਣੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਮਸ਼ਹੂਰ ਹੋ ਚੁੱਕੇ ਸਨ। ਆਪ ਦਾ ਵਿਆਹ ਘਨੱਇਆ ਮਿਸ਼ਲ ਦੇ ਭੰਗੀ ਸਰਦਾਰ ਗੁਰਬਖ਼ਸ ਸਿੰਘ ਦੀ ਲੜਕੀ ਮਹਿਤਾਬ ਕੌਰ ਨਾਲ ਨਾਲ ਹੋਇਆ। ਇਸ ਤਰ੍ਹਾਂ ਦੋਹਾਂ ਮਿਸ਼ਲਾਂ ਦੀ ਨੇੜਤਾ ਕਾਰਨ ਰਾਜਨੀਤਿਕ ਤੌਰ ਤੇ ਰਾਜਨੀ ਰਣਜੀਤ ਸਿੰਘ ਦੀ ਤਾਕਤ ਹੋਰ ਵੱਧ ਗਈ ਸਤਿ ਸ੍ਰੀ ਅਕਾਲ।

ਜਦੋ ਹੁਣ complete ਹੋ ਹੀ ਫੇਰ ਦੱਸੋਗੇ ਓਹਨੂੰ ਹਾਂ ਹਾਂ, ਮੈਨੂੰ ਆ ਰਹੀ ਸੀ ਦੀਦੀ ਦੀ ਕੋਲ, ਮੈਸਜ। ਮੈ ਕਿਹਾ ਏਕ ਆਈ ਡੀ ਮੇਰੇ ਵੱਲ ਥੋੜੀ ਜਿਹੀ ਰਹਿ ਗਈ ਏ। ਮੈ ਕੋਈ ਨਹੀਂ ਦਿੰਦੀ ਆ ਕਰਕੇ। ਵਧੀਆ ਹਮ ਤੁਸੀਂ ਕੀ ਕਰਦੇ ਓ?

ਨਾਲੇ ਤੁਸੀਂ ਕਹਿੰਦੇ ਸੀ ਗੇ ਮੈਚ ਮੂਚ ਜੇ ਦੇਖਣੇ ਆ। ਲੈਟ ਤਾਂ ਹੈਨੀ ਮੈਚ ਕਿੱਥੋਂ ਵੇਖੀਏ। ਮਤਲਬ ਫੋਨ ਤੇ ਖੇਲਣੇ ਆ। ਉਹ ਤਾ ਲਾ ਕੇ ਛੱਡ ਦੇਇ ਦਾ। ਅੱਛਾ ਆਪੇ ਹੋ ਗਿਆ

ਆ ਚੱਲ ਰਿਹਾ। ਅੱਛਾ ਆਪਣੇ ਆਪ ਈ। ਆ ਛੇ ਕੁ ਵਜੇ ਪਤਾ ਲੱਗੂ ਕੀ ਗੱਲ ਏ? ਠੀਕ ਆ। ਚਾਵਲ ਜਿਹੇ ਬਣਾ ਕੇ ਹਟੀ ਆ। ਗੋਪੀ ਕਹਿੰਦਾ ਭੁੱਖ ਲੱਗੀ ਏ ਬਣਾ ਲੈ ਕੁਛ, ਬਣਾ ਲੈ ਕੁਛ ਚੱਲ ਵਧੀਆ ਖਵਾ ਉਹਨੂੰ।

ਦਾਰੂ ਥੋੜਾ ਮਿਲਦੀ ਏ। ਭੁੱਖ ਲੱਗੀ ਏ ਕੁਛ ਬਣਾ ਲੈ, ਮੈ ਕਿਹਾ ਕਿ ਬਨਾਵਾ। ਮੈ ਕਿਹਾ ਚੋਲ ਬਣਾ ਲੈਣੇ ਆ। ਕਿਵੇਂ? ਮੀਹ

ਮਤਲਬ ਅੱਗੋਂ ਹੋਇ ਜਾਂਦੇ ਬੱਦਲ ਜਿਹੇ। ਆਪਾ ਨੂੰ ਜਦੋ ਬੱਦਲ ਗੜ੍ਹਕਿਆ ਹੁੰਦਾ।

ਸਹੀ ਗੱਲ ਏ, ਬੜਾ ਵਧੀਆ

ਹੋਰ ਕਿ? ਜਿਹੜੇ ਗਾਹਕਾਂ ਦੀ ਵੇਟ ਕਰਦੀ ਸੀ ਮੈ। ਉਹਨਾਂ ਨੇ ਦੋ ਵਜੇ ਤਿੰਨ ਵਜੇ ਆਉਣਾ ਏ। ਕਲ ਕੀਤੀ ਮੈ ਕਿਹਾ ਸਰ ਤੁਸੀਂ ਪਹੁੰਚ ਗਏ। ਕਹਿੰਦਾ ਮੈ ਤਾ ਪਹੁੰਚ ਕੇ ਵੀ ਵਾਪਸ ਜਾ ਰਿਹਾ ਮੈ। ਜਾ ਕੇ ਆਇਆ ਉਹ।

ਹੋਰ ਕੀ। ਇਹਦਾ ਇੰਡੀਆ ਦਾ ਕੇ ਬਾਹਰਲਾ ਆ। ਬਾਹਰ ਵੀ ਏ, ਇੰਡੀਆ ਵੀ ਏ। ਮਤਲਬ ਏਧਰ ਲਾ ਵੀ ਏ, ਬਾਹਰ ਵੀ ਏ। ਜਿਵੇ ਮਨਾਲੀ, ਸ਼ਿਮਲਾ, ਸਿੰਗਾਪੁਰ ਵਗੈਰਾ ਦੁਬਈ। ਕੱਲ ਮੇਰੀ ਇੱਕ ਆਈ ਸੀ।

ਆਪਣੇ ਹਾਂਜੀ ਆਪਣੇ ਹੀ ਕਹਿ ਰਹੀ ਆ।

ਮਨਾਲੀ ਹੋ ਗਿਆ। ਸ਼ਿਮਲਾ, ਰਾਜਸ ਜੈਪੁਰ ਮਤਲਬ ਤੇ ਨੀ ਨਿਕਲਿਆ ਇਹ ਵੀਰੇ ਜਿੰਨਾ ਜਿਥੇ invite ਕਰਦੇ ਨੇ ਬੁਲਾਂਦੇ ਨੇ। ਉਹ ਜਿਹੜਾ ਮਤਲਬ ਰੇਡੀਸਨ ਬਲੂ ਹੋਟਲ ਵੇਖਿਆ ਤੁਸੀਂ। ਕਿਥੇ ਮੈ ਤਾ ਕਦੇ ਗਿਆ ਏ ਨਹੀਂ?

ਚੰਡੀਗੜ੍ਹ ਈ ਘੁੰਮ ਲਈ। ਸਾਡੇ ਉੱਥੇ ਕੰਪਨੀ ਦੇ ਨਾਲ ਏ ਸੀ ਨਾ। ਏ ਰੇਡੀਸਨ ਬਲੂ ਇਹਨਾਂ ਵਧੀਆ ਏਨਾ ਵੱਡਾ ਵਾ। ਉੱਥੇ ਲਖਾਇਆ ਸੀ ਹੋਲੀ ਵੇਲੇ ਪਿਛਲੀ ਤੋਂ ਪਿਛਲੀ ਵਾਰ। ਐਂਟਰੀ ਫੀਸ ਏ ਬਹੁਤ ਏ। ਅੰਦਰ ਜਾਣ ਦੀ। ਅੰਦਰ ਤੋਂ ਬਾਅਦ ਐਂਟਰੀ ਏ ਖਾਣ ਪੀਣ ਦਾ। ਖਾਣ ਪੀਣ ਦਾ ਵੀ ਹੇਗਾ ਵਾ ਮਹਿੰਗਾ ਵਾ । ਵਿੱਚ ਆਊਗਾ ਕੇ ਅਲੱਗ ਆਉ। ਹੈ! ਅਲੱਗ

ਅਲੱਗ ਤੋਂ ਈ, ਮੇਰੇ ਸਾਬ ਨਾਲ। ਫਿਰ ਤਾਂ ਬੰਦਾ ਫ੍ਰੀ ਵਗ ਜਾਉ, ਜੇ ਮਨਾਲੀ ਜਾਣਾ। ਹੋਵੇ ਓਇ ਕਿਥੇ? ਮਤਲਬ ਇਹ ਪਹਿਲਾ ਪੈਸੇ ਜਮਾ ਕਰਵਾਉਂਦੇ ਨੇ ਇਹ। ਜਿਵੇ ਅੱਜ ਅਸੀਂ ਗਏ ਉਸੇ ਟੈਮ ਹੀ ਪੈਸੇ ਲੈ ਲੈਣਗੇ ਵੀ ਅੱਜ ਦੀ ਈ ਆਫਰ ਏ। ਫਟਾਫਟ ਪੈਸੇ ਦੇਦੋ ਅਸੀਂ ਤੁਹਾਡੀ ਬੁਕਿੰਗ ਕਰਵਾ ਦਾਈਏ। ਜਦੋ ਮਰਜ਼ੀ ਜਾਇਓ।

ਬੰਦੇ ਨੂੰ ਮਤਲਬ ਆਪਣੀਆਂ ਗੱਲਾਂ ਚ ਏਦਾਂ ਫਸਾ ਲੈਂਦੇ ਨੇ ਕਿ ਬੱਸ। ਓ ਕਾਹਨੂੰ ਜਿੰਦੇ ਦਿਮਾਗ ਚ ਟੇਂਸ਼ਨ । ਆਹੋ ਟੇਂਸ਼ਨ। ਮੈਨੂੰ ਕਹਿੰਦਾ ਸੀ ਘੁੰਮਣ ਜਾਣਾ, ਬੱਸ ਉਹਂਦੇ ਘੁੰਮਣ ਈ ਪਸੰਦ ਨਹੀਂ ਆਇਆ। ਆਹੋ, ਨਹੀਂ ਕਈ ਹੁੰਦੇ ਨੇ ਵੀ ਬਾਹਰ ਮੇਰੇ ਹਾਂਜੀ

ਮੈ ਦੱਸਤਾ ਸੀ ਗਾ ਉਹਨਾਂ ਨੂੰ । ਅੱਛਾ! ਕੀ ਕਹਿੰਦੇ?

ਜਿਹੜੀ ਤੁਸੀਂ ਇੱਕ ਆਈ ਡੀ ਏ ਉਹਦੇ ਤੇ ਕਰ ਲਿਓ ਨਾ ਭਾਬੀ ਨਾਲ। ਕਿਵੇਂ ਕਰਾ । ਅੱਛਾ ਦੂਸਰਾ ਫੋਨ ਨਹੀਂ ਹੇਗਾ। ਨਹੀਂ ਨਹੀਂ, ਪ੍ਰੋਬਲਮ ਇਹ ਏ ਵੀ ਉਹਦਾ ਫੋਨ ਛੋੱਟਾ ਏ, ਹੈਂਗ ਹੋ ਜੁ ਗਾ। ਠੀਕ ਹਾਂ ਬਈ ਜੇ ਕੋਈ ਆਗਿਆ ਤਾਂ ਉਹਨੇ ਕਾਲ ਕੱਟ ਜਾਣਾ।

ਜੇ ਪੰਜ ਮਿੰਟ ਵੀ ਗੱਲ ਹੋਈ ਨਹੀਂ ਕਹਿ ਦਾ ਗੀ ਮੈ ਤੁਹਾਡਾ ਕੰਮ ਕਰ ਰਹੀ ਆ। ਮੈ ਕਿਹਾ ਦੋ ਦਿਨ ਕੰਮ ਕਰ ਰਹੀ ਹਾਂ ਤੁਹਾਡਾ। ਭਰਾ ਨਹੀਂ ਸਮਝਦਾ ਛੋਟਾ ਓਹਦਾ। ਉਹ ਟੇਢਾ ਈ ਏ। ਉਹਦਾ ਭਰਾ ਬੀਬਾ। ਅੱਛਾ ਤਾਂ ਤੁਸੀਂ ਸਿੱਧੇ ਓ।

ਹਾਂ ਛੋਟਾ ਪਰ। ਅੱਛਾ ਹੋਰ ਇੱਕ ਵਾਰੀ।

ਵਿਕ ਦੇ ਹੀ ਨਹੀਂ ।

ਫਿਰ ਮੈ ਗਿਆ ਸੀ ।

ਸਹੀ ਗੱਲ ਏ। ਮੈ ਈ ਗਿਆ ਸੀ ਗਾ। ਇੱਕ ਮੁੰਡਾ ਹੋਰ ਸੀ। ਅੱਛਾ ਹਾਂ ਭਾਬੀ ਨੇ ਪਲੱਸ ਟੁ ਬਾਰਵੀ ਤੋਂ ਬਾਅਦ ਕੀ ਕੀਤਾ? ਪਲੱਸ ਟੂ ਬੀ ਏ।

ਮੈ ਸਬਜ਼ੀ ਲਾਇ ।

ਜਦੋ ਜਦੋ ਹੋ ਗਿਆ ਫੇਰ ਵੀ ਡਰੀ ਜਾਂਦੀ ਆ, ਮੈਂ ਓਹਨੂੰ ਕਿਹਾ ਕੋਈ ਫਾਇਦਾ ਹੋਇਆ ਤੈਨੂੰ ?

ਮੈ ਕਿਹਾ ਕੋਈ ਨਹੀਂ। ਜਦੋ ਜੋ ਗਿਆ ਨਾ ਬਾਅਦ ।

ਤੇਰੀ ਆਵਦੀ ਲੈਟ ਏ। ਓਹਦੀ ਆਵਦੀ ।

ਜਦੋ ਪੱਕਾ ਈ ਹੋ ਗਿਆ ਸਾਰਾ ਕੁਛ ਹੁਣ। ਕਿਹਾ ਸੀ ਮੈ। ਬੋਲ ਪਿਆ ਕਰ ਮੂਹਰੇ ਤੂੰ। ਕੁਛ ਨਹੀਂ ਕਹਿੰਦੇ। ਬੱਸ। ਹੋ ਗਏ।